ਇਸ ਫੋਟੋ ਵਿੱਚ ਹੀ ਇਮਾਰਤ ਦਿਖਾਈ ਦੇ ਉੱਪਰ ਲਾ ਰੰਗ ਦੇ ਗੁਮਦ ਹਨ ਅਤੇ ਸਾਹਮਣੇ ਉਸ ਦੇ ਬੂਹੇ ਬਾਰੀਆਂ।

ਆ ਚਿੱਟੇ ਅਤੇ ਪੀਲੇ ਰੰਗ ਦੀ ਛੱਤ ਵਿੱਚ ਲਾਈਟਾਂ ਜੱਗਦੀਆਂ ਬੈਕ ਸਾਈਡ ਤੇ ਬਰਾਊਨ ਅਤੇ ਕਾਲਾ ਪਰਦਾ--

ਇੱਕ ਕੰਟੇਨਰ ਦੇ ਉੱਪਰ ਜਗਦੀਆਂ ਹੋਈਆਂ ਲਾਈਟਾਂ ਤੇ ਹੋਲਡਿੰਗ ਬੋਰਡ ਨਜ਼ਰ ਆ ਰਿਹਾ ਹੈ।

ਇਸ ਫੋਟੋ ਵਿੱਚ ਇੱਕ ਬਰਾਊਨ ਟੇਬਲ ਹੈਗਾ ਜਿਸ ਉੱਪਰ ਕਿਤਾਬਾਂ ਪਰਚੀਆਂ ਡੱਬੇ ਅਤੇ ਕਿਤਾਬ--

ਲਿਖਿਆ ਆ ਸਾਹਮਣੇ ਗੋਲਡ ਰੰਗ ਦੀ ਗੱਡੀ ਖੜੀ ਨਾਲ ਇੱਕ ਬਾਈਕ ਬਿਜਲੀ ਦਾ ਖੰਭਾ ਉੱਪਰ ਮੀਟਰ ਲੱਗੇ ਹਨ ਅਤੇ ਦੋਨਾਂ ਸਾਈਡਾਂ ਤੇ।

ਨਿੰਗ ਟ੍ਰੈਕ ਵਿੱਚ ਲਾਲ ਰੰਗ ਦੇ ਊਪਰ ਗੁਲਾਬੀ ਰੰਗ ਦੀਆਂ ਲਾਈਨਾਂ ਬਣੀਆਂ ਜਿਸ ਊਪ --

ਇਸ ਫੋਟੋ ਵਿੱਚ ਸਕਾਈ ਬਰਾਉਨ ਪੀਲੇ ਲਾਲ ਚਿੱਟੇ ਰੰਗ ਦੇ ਸੋਫੇ ।

ਟੇਬਲਾਂ ਉਪਰ ਸਮਾਨ ਪਿਆ ਹੈ ਇੱਕ ਸਾਈਡ ਤੇ ਨੀਲੇ ਰੰਗ ਦੀ ਕੰਧ ਇੱਕ ਸਾਈਡ ਤੇ ਬਰਾਊਨ ਰੰਗ ਦੀ ਕੰਧ ਉਪਰ ਲਾਈਟਾਂ ਜੱਗਦੀਆਂ ਨੇਂ ਸਾਹਮਣੇ ਇੱਕ ਡਿਸਪਲੇ ਊਪਰ ਛੋਟੇ ਛੋਟੇ ਝੂੰਮਰ।

ਇਸ ਫ਼ੋਟੋ ਵਿੱਚ ਸ਼ੌਪ ਦਿਖਾਈ ਦੇ ਰਹੀ ਇੱਕ ਸ਼ਟਰ ਬੰਦ ਇੱਕ ਛਟਰ ਖੁੱਲ੍ਹਾ ਅਤੇ ਕੰਚ ਦਾ ਸ਼ੀਸ਼ਾ ਸਾਹਮਣੇ ਇੱਕ ਵਿਅਕਤੀ ਖੜਾ।

ਇਸ ਫੋਟੋ 'ਚ ਚਿੱਟੇ ਰੰਗ ਦੀ ਇਕ ਇਮਾਰਤ ਦਿਖਾਈ ਗਈ ਐ ਤਾਂ ਸਾਹਮਣੇ ਕੱਚ ਦਾ ਗੇਟ ਐ ਸਾਈਡ ਤੇ ਕੱਚ ਦੀਆਂ ਬਾਰੀਆਂ ਸੋਫੇ ਲੱਗੇ ਹੋਏ--

ਇਸ ਫੋਟੋ ਵਿੱਚ ਖਰਾਬ ਹੋਏ ਰੰਗ ਦੀ ਇਮਾਰਤ ਦਿਖਾਈ ਦੇ ਰਹੀ ਹੈ ਜਿਸ ਦੀਆਂ ਬੂਹੇ ਸਾਰੀਆਂ ਨਜ਼ਰ ਆ ਰਹੀਆ ਉਪਰ ਚਬਾਰੇ ਹਨ ਇੱਕ ਸਾਈਡ ਤੇ ਦਰਖਤ ਸਾਹਮਣੇ--

ਬਨਸਪਤੀ ਅਤੇ ਛੋਟੇ ਛੋਟੇ ਬੂਟੇ ਅਤੇ ਦੂਰ ਪਹਾੜ ਨਜ਼ਰ ਆ ਰਹੇ ਹਨ ਅਤੇ ਇਸ ਤੋਹ ਇਲਾਵਾ ਉਪਰ ਬਦਲ।

ਏਹ ਫੋਟੋ ਵਿੱਚ ਇੱਕ ਮਿੱਟੀ ਪਾਟ ਰਹੀ ਹੋਈ ਜੇ_ਸੀ_ਬੀ_ਸੀ ਮਸ਼ੀਨ ਜੋਕੀ ਇੱਕ ਟਰਾਲੀ ਵਿੱਚ ਪਾ ਰਹੀ ਹੈ ਅਤੇ ਇੱਕ ਟ੍ਰੈਕਟਰ ਦਾ ਰੰਗ ਨੀਲਾ ਜੇ_ਬੀ_ਸੀ ਦਾ ਰੰਗ--

ਇੱਸ ਫ਼ੋਟੋ ਵਿੱਚ ਇੱਕ ਬਰਾਊਨ ਰੰਗ ਦੀ ਕੰਧ ਦੇ ਵਿੱਚ ਜਿੱਸ ਊਪਰ ਕੌਫੀ ਰੰਗ ਦਾ ਇਕ ਦਰੱਖਤ ਦਾ--

ਸਿਲਵਰ ਰੰਗ ਦਾ ਇੱਕ ਵਿਅਕਤੀ ਖੜਾ ਜਿਸ ਨੇ ਚਿੱਟੇ ਕੱਪੜੇ ਪਾਏ ਹਨ ਬੈਕ ਸਾਈਡ ਤੇ ਦੁਕਾਨ ਨਜ਼ਰ ਆ ਰਹੀ ਉਪਰ ਬੈਨਰ ਲੱਗਾ ਹੋਇਆ ਦਿਖਾਈ ਦੇ ਰਿਹਾ ਤੇ ਨੀਲੇ ਰੰਗ ਦਾ ਗੇਟ ਨਜ਼ਰ--

ਇਸ ਫੋਟੋ ਵਿੱਚ ਇੱਕ ਸਾਈਡ ਤੇ ਕੱਚ ਦੇ ਕੈਬਨ ਬਣੇ ਹੋਏ ਹਨ ਜਿਸ ਉੱਪਰ ਬਹੁਤ ਸਮਾਨ ਇੱਕ ਸਾਈਡ ਤੇ ਬੈਕ ਸਾਈਡ ਜੁੱਤੀਆਂ--